ਤੇ ਬਹੁਤ ਸਾਰੇ ਲੋਕ ਖੜੇ ਹਨ ਕੁਛ ਆਦਮੀਆਂ ਨੇ ਚਿੱਟੇ ਰੰਗ ਦੇ ਕੱਪੜੇ--

ਤੇ ਇੱਕ ਔਰਤ ਬੀਚ ਉੱਤੇ ਬੈਠੀ ਹੋਈ ਹੈ।

ਪਿਆ ਹੈ ਗਮਲੇ ਦੇ ਵਿੱਚ ਇੱਕ ਬੂਟਾ--

ਤੇ ਕਾਊਂਟਰ ਤੇ ਇੱਕ ਲੜਕੀ ਬੈਠੀ ਦਿਖ ਰਹੀ ਹੈ।

ਪਟਰੀ ਦੇ ਉੱਤੋਂ ਲਾਲ ਰੰਗ ਦੀ ਰੇਲ ਗੱਡੀ ਲੰਘ ਰਹੀ ਹੈ।

ਦਰਖਤ ਵੀ ਲੱਗੇ ਹੋਏ ਦਿਖ ਰਹੇ ਹਨ।

ਇਧਰ ਸਾਨੂੰ ਇੱਕ ਮੇਜ ਦਿਖ ਰਿਹਾ ਹੈ।

ਇੱਧਰ ਸਾਨੂੰ ਇੱਕ ਖੇਡ ਦਾ ਗਰਾਉਂਡ ਦਿਖ ਰਹੀ ਹੈ।

ਜਿਸ ਵਿੱਚ ਬਹੁਤ ਸਾਰੇ ਲੜਕੇ ਖੜੇ ਦਿਖ ਰਹੇ ਹਨ।

ਪਾਣੀ ਵਾਲੀ ਟੈਂਕ ਪਈ ਹੋਈ ਦਿੱਖ ਰਹੀ ਹੈ।

ਕੁਛ ਔਰਤਾਂ ਬੈਠ ਕੇ ਬੂਟੇ ਲਗਾ ਰਹੀਆਂ ਹਨ।

ਇੱਧਰ ਸਾਨੂੰ ਇੱਕ ਪੈਟ੍ਰੋਲ ਪੰਪ ਦਿੱਖ ਰਿਹਾ ਹੈ।

ਤੇ ਇੱਕ ਵੱਡਾ ਦਰਵਾਜਾ ਲੱਗਾ ਹੋਇਆ ਹੈ।

ਫ੍ਰਿੱਜ ਪਈ ਹੈ ਤੇ ਹੋਰ ਵੀ ਸਮਾਨ ਪਿਆ ਹੋਇਆ ਹੈ।

ਇਧਰ ਸਾਨੂੰ ਇੱਕ ਢਾਬਾ ਦਿਖ ਰਿਹਾ ਹੈ।

ਇੱਧਰ ਸਾਨੂੰ ਰੰਗ ਬਿਰੰਗੇ ਗੁੱਬਾਰੇ ਲੱਗੇ ਦਿੱਖ ਰਹੇ ਹਨ।

ਤੇ ਦੋ ਮੂਰਤੀਆਂ ਪਈਆਂ ਹੋਈਆਂ ਦਿਖ ਰਹੀਆਂ ਹਨ।